ਉਹ ਸਾਡੇ ਘਰ ਚੋਂ ਸਾਰਿਆਂ ਚੋਂ ਵੱਡੇ ਹੈ ਬਾਬਾ ਜੀ ਤੇ ਤਕਰੀਬਨ ਉਹਨਾਂ ਦੀ ਗੱਲ ਕੋਈ ਨੀ ਸਾਡੇ ਜਿੰਨੇ ਰਿਸ਼ਤੇਦਾਰੀ ਹੈ, ਕੋਈ ਨੀ ਟਾਲਦਾ ਕਿਉਂਕਿ ਸਾਰਿਆਂ ਤੋਂ ਵੱਡੇ ਹੈ ਉਹ

ਮੈਂ ਦਾਦਾ ਜੀ ਕੋਲੇ ਜਾਂਦਾ ਸੀ ਹਾਂਜੀ ਦਾਦਾ ਜੀ ਦਾਦਾ ਜੀ ਮੈਨੂੰ ਕਹਿ ਦਿੰਦੇ ਸੀ ਪੁੱਤ ਆਹ ਇੱਕ ਕੰਮ ਕਰ ਮੇਰਾ, ਮੈਂ ਕਹਿੰਦਾ ਸੀ ਭਾਪਾ ਜੀ ਮੈਂ ਕਰ ਦਊਂਗਾ ਪਰ ਮੈਨੂੰ ਰੁਪਇਆ ਦਓਗੇ ਕਹਿੰਦੇ ਠੀਕ ਹੈ ਪੁੱਤ ਤੂੰ ਰੁਪਇਆ ਲੈ ਲਈ, ਜਾ ਕੰਮ ਕਰ ਮੇਰਾ ਮੈਂ ਉਹਨਾਂ ਦਾ ਕੰਮ ਕਰ ਦਿੰਦਾ ਸੀ ਉਹ ਮੈਨੂੰ ਇੱਕ ਰੁਪਇਆ ਦੇ ਦਿੰਦੇ ਸੀ ਉਸ ਟਾਇਮਾਂ ਦੇ ਵਿੱਚ ਇੱਕ ਰੁਪਈਏ ਦੀ ਬੜੀ ਵੱਡੀ ਮਹੱਤਤਾ ਸੀ ਹੁਣ ਦੇ ਟਾਇਮਾਂ ਦਾ ਲਾ ਲਓ ਤੁਸੀਂ ਕੋਈ ਦੋ ਸੌ ਰੁਪਇਆ। ਪਰ ਉਸ ਟਾਇਮਾਂ 'ਚ ਜਦ ਮੈਂ ਛੋਟਾ ਜਿਹਾ ਸੀ ਇੱਕ ਰੁਪਈਆ ਮਿਲ ਜਾਂਦਾ ਸੀ ਤੇ ਅਸੀਂ ਆਪਣੇ ਆਪ ਨੂੰ ਮਹਾਰਾਜੇ ਸਮਝਣ ਲੱਗ ਜਾਂਦੇ ਸੀ, ਰਾਜੇ ਸਮਝਣ ਲੱਗ ਜਾਂਦੇ ਸੀ ਕਿ ਅੱਜ ਇੱਕ ਰੁਪਈਆ ਮਿਲ ਗਿਆ ਖ਼ਰਚਣ ਨੂੰ ਖੁੱਲੇ ਕੈਸ ਕਰੋ ਇੱਕ ਮੈਂ ਆਪਣੇ ਭਾਪਾ ਜੀ ਤੋਂ ਲੈ ਲੈਂਦਾ ਸੀ ਮੇਰੇ ਪਿਤਾ ਜੀ ਤੋਂ, ਉਹਨਾਂ ਤੋਂ ਇੱਕ ਰੁਪਈਆ ਉਹਨਾਂ ਤੋਂ ਮਿਲ ਜਾਂਦਾ ਸੀ, ਦੋ ਰੁਪਈਏ ਹੋ ਗਏ ਦੋ ਰੁਪਈਏ ਜਿੱਦਣ ਇਕੱਠੇ ਹੋ ਗਏ ਓਦਣ ਅਸੀਂ ਬਾਗੋ ਬਾਗ਼ ਓਦਣ ਤਾਂ ਅਸੀਂ ਰਾਜੇ ਬਣ ਜਾਂਦੇ ਸੀ ਤੇ ਉਹ ਤਾਂ ਕਰਕੇ ਸ਼ੁਰੂ ਤੋਂ ਹੀ ਮੇਰੇ ਆਪਣੇ ਦਾਦਾ ਜੀ ਨਾਲ ਜਾਣੀ ਡੈਡੀ ਦੇ ਚਾਚਾ ਜੀ ਨਾਲ ਬੜਾ ਪਿਆਰ ਰਿਹਾ ਤੇ ਮੇਰੇ ਦਾਦਾ ਜੀ ਦੀ ਇੱਕ ਆਦਤ ਸੀਗੀ ਉਹ ਸ਼ਰਾਬ ਪੀਂਦੇ ਹੁੰਦੇ ਸੀ ਬਸ ਤੇ ਉਹ ਕਈ ਵਾਰੀ ਤਾਂ ਸ਼ਰਾਬ normally ਆਪਾਂ ਕਹਿ ਦੇਈਏ ਵੀ ਸ਼ਾਮ ਨੂੰ ਪੀਂਦੇ ਸੀ ਸ਼ਰਾਬ ਪਰ ਉਹ ਕਈ ਵਾਰੀ ਨਾ ਉਹ ਕਿਤੇ ਕੋਈ ਕਹਿ ਦੇਈਏ ਕੋਈ ਤਿਉਹਾਰ ਆ ਗਿਆ ਜਾਂ ਕੋਈ ਪ੍ਰੋਗਰਾਮ ਆ ਗਿਆ ਤੇ ਉਦੋਂ ਨਾ ਉਹ ਕਈ ਵਾਰੀ ਦਿਨੇ ਪੀਣ ਲੱਗ ਜਾਂਦੇ ਸੀ ਹਾਂ ਫਿਰ ਉਹ ਦਿਨੇ ਪੀਂਦੇ ਸੀ ਸਾਰਿਆਂ ਤੋਂ ਚੋਰੀ

ਨਾਲ ਖਾਣ ਨੂੰ ਲਿਆ ਕੇ ਦੇਣਾ ਉਹ ਸਾਰਾ ਕੁਛ ਜਿੰਨਾ ਕੁਛ ਹੁੰਦਾ ਸੀ, ਉਹ ਸਾਰਾ ਕੁਛ ਮੈਂ ਇਕੱਠਾ ਕਰਕੇ ਦਿੰਦਾ ਉਹਨਾਂ ਨੂੰ ਤੇ ਇੱਕ ਸਾਡੇ ਘਰ ਦੇ ਮਗਰ ਹੁੰਦਾ ਸੀ ਸਾਡਾ ਨਹੁਰਾ ਤੇ ਨਹੁਰੇ ਦੇ ਵਿੱਚ

ਚਾਰ ਪੰਜ ਘੰਟੇ ਲੱਗਦੇ ਹੈ ਅੱਛਾ ਖਰੋੜੇ ਲਿਆਉਂਦਾ ਵੀ ਮੈਂ ਜਾ ਕੇ, ਮੈਂ ਜਾ ਕੇ ਲਿਆਉਂਦਾ ਦਾਦਾ ਜੀ ਮੈਨੂੰ ਕਹਿੰਦੇ ਹਾਂ ਪੁੱਤ ਚੱਲ ਆ ਜਾ ਫਿਰ ਚੱਲੀਏ ਮਗਰ ਨਹੁਰੇ ਅਸੀਂ ਜਾਂਦੇ ਦੋਨੇ ਦਾਦਾ ਪੋਤਾ ਜਾ ਕੇ ਤੇ ਉੱਥੇ ਬਣਿਆ ਹੁੰਦਾ ਸੀ ਚੁੱਲਾ ਲੱਕੜਾਂ ਵਾਲਾ, ਬਸ ਵੱਡਾ ਪਤੀਲਾ ਹੋਣਾ ਅਸੀਂ ਪਤੀਲੇ 'ਚ ਚਾੜ ਦੇਣੇ ਖਰੋੜੇ ਬਸ ਉੱਥੇ ਕੋਲੇ ਬੈਠੇ ਦਾਦਾ ਜੀ ਨੇ ਪੈਗ ਲਾ ਲੈਣੇ ਤੇ ਮੈਂ ਉੱਥੇ ਕੋਲੇ ਬੈਠਾ ਚਲੋ ਜੀ ਉੱਥੇ ਅੱਗ ਲਾਈ ਜਾਣੀ ਲੱਕੜਾ ਡਾਹੀ ਜਾਣੀਆਂ ਉਹ ਸ਼ਾਮ ਥਾਈਂ ਜਾ ਕੇ ਜੇ ਅਸੀਂ ਸਵੇਰੇ ਕੋਈ ਦਸ ਗਿਆਰਾਂ ਵਜੇ ਚੜ੍ਹਾਉਂਦੇ ਪਤੀਲਾ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 ਦਾਦਾ ਜੀ ਬੜੀ ਸਵੇਰੇ ਸਵੇਰੇ ਕਈ ਵਾਰੀ ਉਹ ਕਿਤੇ ਜਾਣਾ ਹੁੰਦਾ ਜਾਂ ਕੋਈ ਉਹਨਾਂ ਦਾ ਹੁੰਦਾ ਨਾ ਕਿਤੇ ਕੋਈ ਵਿਆਹ ਸ਼ਾਦੀ ਤਾਂ ਉਹ ਸਵੇਰੇ ਸਵੇਰੇ ਜਾਣੀ ਕਿ ਰਾਤ ਨੂੰ ਤਾਂ ਪੀਣੀ ਪੀਣੀ ਸਵੇਰੇ ਸਵੇਰੇ ਸੁਬ੍ਹਾ ਸੁਬ੍ਹਾ ਕਹਿ ਲਈਏ ਵੀ ਚਾਰ ਪੰਜ ਵਜੇ ਪੈਗ ਲਾ ਲੈਂਦੇ ਸੀ ਤੇ ਅੱਛਾ ਉਸ ਟਾਇਮਾਂ 'ਚ ਪ੍ਰਭਾਤ ਫੇਰੀਆਂ ਛੋਟੀ ਛੋਟੀਆਂ ਹੁੰਦੀਆਂ ਸੀ ਉਦੋਂ ਦੀ ਗੱਲ ਹੈ ਕੋਈ ਉਮਰ ਹੋਣੀ ਹੈ ਕੋਈ ਕਹਿ ਲਓ ਤੇਰਾਂ ਚੋਦਾਂ ਸਾਲਾਂ ਦੀ, ਤੇ ਇੱਕ ਮੇਰੇ ਚਾਚਾ ਜੀ ਦਾ ਲੜਕਾ ਹੁੰਦਾ ਸੀ ਅਸੀਂ ਦੋਨੇ ਚਲੇ ਜਾਂਦੇ, ਅਸੀਂ ਜਾਂਦੇ ਹੁੰਦੇ ਸੀ ਸਵੇਰੇ ਸਵੇਰੇ ਪ੍ਰਭਾਤ ਫੇਰੀ ਕੋਈ ਸਵੇਰੇ ਅਹ ਸਾਢੇ ਚਾਰ ਪੰਜ ਵਜੇ। ਚਾਰ ਵਜੇ ਪਹਿਲਾਂ ਮੈਂ ਉੱਠਣਾ ਮੈਂ ਜਾ ਕੇ ਆਪਣੇ ਚਾਚਾ ਜੀ ਦੇ ਲੜਕੇ ਨੂੰ ਉਹਨੂੰ ਉਹਨੂੰ ਉਹਨੂੰ ਉਠਾਉਣਾ ਉਹਨੂੰ ਉਠਾ ਕੇ ਜਦ ਤਾਈਂ ਉਹ ਮੂੰਹ ਹੱਥ ਧੋ ਕੇ ਤਿਆਰ ਹੁੰਦਾ, ਇੰਨੇ 'ਚ ਮੈਂ ਤਿਆਰ ਹੋ ਜਾਣਾ। ਜਦੋਂ ਅਸੀਂ ਜਾਣ ਲੱਗਦੇ ਤੇ ਇੰਨੇ 'ਚ ਉਹ ਕਿਉਂਕਿ ਅਸੀਂ ਜਿੱਥੋਂ ਜਾਣਾ ਹੁੰਦਾ ਸੀ ਉੱਥੇ ਦਾਦਾ ਜੀ ਵਾਲਾ ਕਮਰਾ ਸੀ ਉਹ ਕਮਰੇ 'ਚ ਫਿਰ ਉਹਨਾਂ ਨੇ ਜਦੋਂ ਅਸੀਂ gate ਖੋਲਣਾ, ਦਰਵਾਜ਼ਾ ਖੋਲਣਾ ਤੇ ਉਹਨਾਂ ਨੇ ਕਹਿ ਦੇਣਾ ਵੀ ਹਾਂ ਤੇ ਮੈਂ ਜਾਣ ਲਿਆ ਮੈਨੂੰ ਦੇ ਕੇ ਜਾ ਉਦੋਂ ਫਿਰ ਉਹਨਾਂ ਨੂੰ ਮੈਂ ਉੱਥੇ ਗਲਾਸ 'ਚ ਪਾ ਕੇ ਤੇ ਦੇ ਕੇ ਜਾਣੀ ਫਿਰ ਉਹਨਾਂ ਨੇ ਸਵੇਰੇ ਸਵੇਰੇ ਲਾਉਣਾ ਚਲੋ ਜੀ ਸਾਰੀ ਦਿਹਾੜੀ ਫਿਰ ਉਸੇ ਤਰ੍ਹਾਂ continue ਰਹਿਣਾ। ਪਰ ਉਹ ਵੀ ਆਪਾਂ ਕਹਿ ਲਈਏ ਵੀ ਠੀਕ ਹੈ ਕਿ ਦਿਨ ਹੁੰਦੇ, ਇਹ ਨੀ ਆਪਾਂ ਕਹਿ ਸਕਦੇ ਵੀ ਉਹ ਸ਼ੁਰੂ ਤੋਂ ਹੀ ਇਉਂ ਸੀ, ਉਹ ਸ਼ੁਰੂ ਤੋਂ ਨੀ ਕਿਉਂਕਿ ਇੱਕ ਉਹਨਾਂ ਦੀ ਉਮਰ ਆ ਗਈ ਸੀ ਇਹ ਜਿਹੀ ਚਲੋ ਹਜੇ ਵੀ ਬਾਬਾ ਜੀ ਦੀ ਮਿਹਰ ਨਾਲ ਚੰਗੇ ਭਲੇ ਠੀਕ ਠਾਕ ਆ ਵਧੀਆ ਤੰਦਰੁਸਤ ਹੈ, ਤੁਰੇ ਫਿਰਦੇ ਹੈ ਕੰਮ ਕਾਜ ਕਰਦੇ ਹੈ ਇਹ ਨੀ ਵਰਨਾ ਆਪਾਂ ਕਹਿ ਦੇਈਏ ਕੋਈ ਅੱਸੀ ਪਚਾਸੀ ਸਾਲ ਦੀ ਉਮਰ 'ਚ ਬਹੁਤ ਅੱਜ ਕੱਲ੍ਹ ਸਿਹਤਾਂ ਨਹੀਂ ਹੈਗੀਆਂ ਕਿਉਂਕਿ ਅੱਜ ਕੱਲ੍ਹ ਤਾਂ ਕਹਿ ਲਈਏ ਆਪਾਂ ਅਹ ਛੱਠ ਕੁ ਸਾਲ ਦੀ ਉਮਰ ਹੀ ਹੈ ਬਸ ਉਹਨਾਂ ਦੀ ਉਮਰ ਹੋ ਗਈ ਹੁਣ ਕੋਈ ਪਚਾਸੀ ਸਾਲ ਦੇ ਨੇੜੇ ਤੇ ਹਾਲਾਂਕਿ ਜਿੰਨੇ ਮੇਰੇ ਚਾਚੇ ਹੈ ਉਹ ਸੱਤ~ ਸੱਤਰ ਕੁ ਸਾਲ ਦੀ ਉਮਰ 'ਚ ਹੈ ਪਰ ਉਹਨਾਂ ਦੀ ਮੇਰੇ ਦਾਦਾ ਜੀ ਦੀ ਉਮਰ ਪਚਾਸੀ ਸਾਲ ਹੋ ਗਈ ਤੇ ਵੇਖਣ ਨੂੰ ਉਹ ਦੋਨੇ fit ਲੱਗਦੇ ਹੈ ਤੇ ਜਿਹੜੇ ਮੇਰੇ ਉਹਨਾਂ ਦੇ ਬੇਟੇ ਹੈ ਜਾਣੀ ਮੇਰੇ ਚਾਚਾ ਜੀ ਤਾਇਆ ਜੀ ਹੋ ਗਏ ਮੇਰੇ ਉਹ ਤਾਇਆ ਜੀ ਉਹਨਾਂ ਦੀ ਵੀ ਚਿੱਟੀ ਦਾੜੀ ਹੈ ਤੇ ਦੇਖਣ ਨੂੰ ਮੇਰੇ ਦਾਦਾ ਜੀ ਤੇ ਮੇਰੇ ਤਾਇਆ ਜੀ ਦੋਨੇਂ ਇਉਂ ਲੱਗਦੇ ਆ ਵੀ ਭਰਾ ਆ ਕਿਉਂਕਿ ਮੇਰੇ ਦਾਦਾ ਜੀ ਦੀ ਸਿਹਤ ਬੜੀ ਸਹੀ ਪਈ ਹਜੇ ਤੱਕ ਤੇ ਤਾਂ।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 ਗੋਬਿੰਦ ਸਿੰਘ ਜੀ ਪੰਜਾਬੀ ਉਚਾਰਨ ਬਾਈ ਬਾਈ ਦਸੰਬਰ ਛੋਲਾਂ ਸੌ ਛ~ ਛਿਆਹਠ ਸੱਤ ਅਕਤੂਬਰ ਸਤਾਰਾਂ ਸੌ ਅੱਠ ਗੁਰੂ ਗੋ~ ਗੋਬਿੰਦ ਦਾ ਜਾਂ ਗੋਬਿੰਦ ਰਾਏ ਦਾ ਜਨਮ ਦਸਵੇਂ ਸਿੱਖ ਗੁਰੂ, ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਜਦੋਂ ਉਸਦੇ ਪਿਤਾ, ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ, ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਸਿੱਖਾਂ ਦੇ ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ।

ਵਜ਼ੀਰ ਖਾਨ ਦੁਆਰਾ ਮਾਰ ਦਿੱਤਾ ਗਿਆ ਮਾਰ ਦਿੱਤਾ ਗਿਆ, ਵਿਦਿਆ ਅਤੇ ਸਿੱਖ~ ਵਿਦਿਆ ਅਤੇ ਸਿੱਖਿਆ ਆਪ ਦੇ ਮਾਤਾ ਪਿਤਾ ਨੇ ਆਪ ਜੀ ਨੂੰ ਚੰਗੀ ਵਿਦਿਆ ਸਿਖਾਉਣ ਦੇ ਨਾਲ ਨਾਲ ਸ਼ਸਤ੍ਰ ਵਿਦਿਆ

ਵਿੱਚ ਗੁਰਬਾਣੀ ਲਿਖੀ ਹੈ ਛੋਲਾਂ ਸੌ ਬਹੱਤਰ ਵਿੱਚ ਆਨੰਦਪੁਰ ਵਿਖੇ ਆ ਗਏ, ਫਾਰਸੀ ਦੀ ਸਿੱਖਿਆ ਕਾਜ਼ੀ ਪੀਰ ਮੁਹੰਮਦ ਤੋਂ, ਸੰਸਕ੍ਰਿਤ ਦੀ ਸਿੱਖਿਆ ਪੰਡਿਤ ਹਰਜਸ ਤੋਂ ਗੁਰਮੁਖੀ ਲਿਪੀ ਦੀ ਸਿੱਖਿਆ ਮਤੀ ਦਾਸ ਅਤੇ ਸਾਹਿਬ ਚੰਦ ਤੋਂ ਪ੍ਰਾਪਤੀ ਕੀਤੀ, ਗੁਰੂ ਤੇਗ਼ ਬਹਾਦਰ ਜੀ ਸਾਹਿਬ ਜੀ, ਮਾਰਚ ਛੋਲਾਂ ਸੌ ਤਰਾ~ ਤਹੇਤਰ ਦੇ ਆਖ਼ਰੀ ਹਫ਼ਤੇ ਤੋਂ ਦਸ ਜੁਲਾਈ ਛੋਲਾਂ ਸੋ ਪਜੱਤਰ ਤੱਕ ਚੱਕ ਨਾਨਕੀ ਵਿੱਚ ਰਹੇ ਇਹਨਾਂ ਦਿਨਾਂ ਵਿੱਚ ਸਾਰੇ ਪਾਸੇ ਤੋਂ ਸਿੱਖ ਸੰਗਤਾਂ ਚੱਕ ਨਾਨਕੀ ਆਉਣ ਲੱਗ ਪਈਆਂ ਇਹਨਾਂ ਦਿਨਾਂ ਵਿੱਚ ਹੀ ਲਾਹੌਰ

ਛੋਲਾਂ ਸੌ ਤਹੇਤਰ ਦੇ ਦਿਨ ਵਿੱਚ ਕੀਤੀ ਗਈ ਇਸ ਦੇ ਨਾਲ ਹੀ ਭਾਈ ਬਜਰ ਸਿੰਘ ਨੂੰ ਗੋਬਿੰਦ ਰਾਇ ਨੂੰ ਸ਼ਸਤਰ ਚਲਾਉਣ ਲਈ ਅਤੇ ਘੋੜ ਸਵਾਰੀ ਸਿਖਾਉਣ ਵਾਸਤੇ ਤਾਇਨਾਤ ਕੀਤਾ ਗਿਆ, ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ ਅਤੇ ਅਨਮੋਲ ਬਚਨ ਆਪਣੀ ਰੋਜ਼ੀ-ਰੋਟੀ ਨੂੰ ਇਮਾਨਦਾਰੀ ਨਾਲ ਚਲਾਓ ਆਪਣੀ ਕਮਾਈ ਦਾ ਦਸਵੰਧ ਦਾਨ ਕਰੋ ਕੰਮ ਤੇ ਸਖਤ ਮਿਹਨਤ ਕਰੋ ਅਤੇ ਕੰਮ ਵਿੱਚ ਆਲਸ ਨਾ ਕਰੋ। ਆਪਣੀ ਜਵਾਨੀ, ਜਾਤ ਅਤੇ ਕੁਲ ਧਰਮ ਬਾਰੇ ਹੰਕਾਰੀ ਹੋਣ ਤੋਂ ਪਰਹੇਜ਼ ਕਰੋ ਦੁਸ਼ਮਣ ਦਾ ਸਾਹਮਣਾ ਕਰਨ ਤੋਂ ਪਹਿਲਾਂ, ਸਾਮਾ, ਦਾਸ, ਪੁਨੀਸ਼ ਅਤੇ ਬੇਦ ਦਾ ਸਹਾਰਾ ਲਓ, ਅਤੇ ਅੰਤ ਵਿੱਚ ਇੱਕ ਦੂਜੇ ਦੇ ਸਾਹਮਣੇ ਲੜਾਈ ਦਾ ਸਾਹਮਣਾ ਕਰਨਾ ਪਵੇਗਾ, ਕੋਇਡ, ਕੋਡਿੰਗ ਕੋਡਿੰਗ ਕਰਨ ਤੋਂ ਪਰਹੇਜ਼ ਕਰੋ ਅਤੇ ਕਿਸੇ ਨੂੰ ਈਰਖਾ ਕਰਨ ਦੀ ਬਜਾਏ ਸਖਤ ਮਿਹਨਤ ਕਰੋ ਲੋੜਵੰਦ ਲੋਕਾਂ ਦੀ ਹਮੇਸ਼ਾਂ ਮਦਦ ਕਰੋ। ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ, ਨਿਯਮਤ ਕਸਰਤ ਅਤੇ ਘੋੜ ਸਵਾਰੀ ਦੀ ਦੀਆਂ ਕਸਰਤਾਂ ਕਰੋ, ਕਿਸੇ ਵੀ ਤਰਾਂ ਦੀ ਨਸ਼ਾ ਅਤੇ ਤੰਬਾਕੂ ਦਾ ਸੇਵਨ ਨਾ ਕਰੋ। ਗੁਰੂ ਸਾਹਿਬਾਨ ਨੇ ਸੰਗਤਾਂ ਨੂੰ ਸੁਨੇਹਾ ਦਿੱਤਾ ਹੈ ਕਿ ਪੂਰੇ ਗੁਰੂ ਦੀ ਭਾਲ ਕਰੋ, ਸਾਰਾ ਗੁਰੂ ਪਰਮਾਤਮਾ ਵਰਗਾ ਹੈ, ਸਾਰਾ ਗੁਰੂ ਇੱਕ ਉਹ ਹੋਵੇਗਾ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਰ੍ਹਾਂ ਪਰਮਾਤਮਾ ਦੀ ਕ੍ਰਿਪਾ ਨਾਲ ਬਖਸ਼ੇਗਾ ਭਾਈ ਬਾਲਾ ਬਾਲੇ ਵਾਲੀ ਜਨਮ ਸਾਖੀ ਸਾਖੀ ਪੰਜਾਬੀ ਭਾਸ਼ਾ ਦੇ ਪੰਨਾ ਦੋ ਸੌ ਬਹੱਤਰ ਦੋ ਸੌ ਤਹੇਤਰ ਤੇ ਆਖਿਆ ਹੈ ਮਰਦਾਨਾ ਨੇ ਪ੍ਰਹਿਲਾਦ ਨੂੰ ਪੁੱਛਿਆ ਕਿ ਇਥੇ ਹੋਰ ਕੌਣ ਆਇਆ ਪ੍ਰਹਿਲਾਦਾ ਨੇ ਕਿਹਾ ਕਿ ਇੱਥੇ ਸਿਰਫ ਦੋ ਮਹਾਨ ਆਦਮੀ ਆਏ ਪਹਿਲਾਂ ਕਬੀਰ ਜੀ ਦੂਸਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਹਨ ਅਤੇ ਕੇਵਲ ਇੱਕ ਹੋਰ ਆਵੇਗਾ ਜੋ ਇਹਨਾਂ ਵਰਗੇ ਹੋਣਗੇ, ਉਹ ਭਾਰਤ ਦੀ ਧਰਤੀ ਤੇ ਜਾਟ ਜਾਤੀ ਵਿਚੋਂ ਹੋਣਗੇ। ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ, ਗੁਰੂ ਗੋਬਿੰਦ ਸਿੰਘ ਜੀ ਦੀ ਲੜਾਈਆਂ, ਗੁਰੂ ਤੇਗ ਬਹਾਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਗ੍ਰੰ~ ਸ੍ਰੀ ਗੁਰੂ, ਗੁਰ ਗੋਬਿੰਦ ਸਿੰਘ ਜੀ ਦੇ ਪਿਤਾ ਦੀ ਸ਼ਹੀਦੀ ਤੋਂ ਬਾਅਦ ਦਾ ਸਮਾਂ,

ਵਿੱਚ ਸਿੱਖਾਂ ਨੇ ਵਿਰੋਧ ਕੀਤਾ ਅਤੇ ਇਸ ਸਮੇਂ ਦੌਰਾਨ ਮੁਸਲਮਾਨ ਸਿੱਖ ਸੰਘਰਸ਼ ਸਿਖਰ 'ਤੇ ਪਹੁੰਚ ਗਏ ਮੁਗ਼ਲ ਪ੍ਰਸ਼ਾਸਨ ਅਤੇ ਔਰੰਗਜ਼ੇਬ ਦੀ ਫ਼ੌਜ ਦੋਵਾਂ ਦੀ ਗੁਰੂ ਗੋਬਿੰਦ ਸਿੰਘ ਵਿੱਚ ਦਿਲਚਸਪੀ ਸੀ, ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਖਤਮ ਕਰਨ ਦੀ ਦਾ ਹੁਕਮ ਜਾਰੀ ਕੀਤਾ। ਗੁਰੂ ਗੋਬਿੰਦ ਸਿੰਘ ਇੱਕ ਧਰਮ ਯੋਧਾ ਧਾਰਮਿਕਤਾ ਦੀ ਰੱਖਿਆ ਲਈ ਯੁੱਧ ਵਿੱਚ ਵਿਸ਼ਵਾਸ ਰੱਖਦੇ ਸਨ ਜੋ ਇੱਕ ਆਖਰੀ ਉਪਾਅ ਵਜੋਂ ਲੜਿਆ ਜਾਂਦਾ ਹੈ, ਨਾ ਤਾਂ ਬਦਲਾ ਲੈਣ ਦੀ ਇੱਛਾ, ਨਾ ਹੀ ਲਾਲਚ ਲਈ ਅਤੇ ਨਾ ਹੀ ਕਿਸੇ ਵਿਨਾਸ਼ਕਾਰੀ ਟੀਚਿਆਂ ਲਈ, ਗੁਰੂ ਗੋਬਿੰਦ ਸਿੰਘ ਜੀ ਨੂੰ, ਜ਼ੁਲਮ ਜ਼ੁਲਮ ਨੂੰ ਰੋਕਣ ਜ਼ੁਲਮ ਨੂੰ ਖਤਮ ਕਰਨ ਅਤੇ ਆਪਣੀਆਂ ਧਾਰਮਿਕ ਕਦਰਾਂ ਕੀਮਤਾਂ ਦੀ ਰੱਖਿਆ ਲਈ ਮਰਨ ਲਈ ਤਿਆਰ ਰਹਿਣਾ ਚਾਹੀਦਾ ਹੈ, ਉਸਨੇ ਇਹਨਾਂ ਉਦੇਸ਼ਾਂ ਨਾਲ ਚੌਦਾਂ ਯੁੱਧਾਂ ਦੀ ਅਗਵਾਈ ਕੀਤੀ, ਪਰ ਕਦੇ ਵੀ ਬੰਦੀ ਨਹੀਂ ਬਣਾਇਆ ਅਤੇ ਨਾ ਹੀ ਕਿਸੇ ਦੇ ਦੂਜੇ ਪੂਜਾ ਸਥਾਨ ਨੂੰ ਨੁਕਸਾਨ ਪਹੁੰਚਾਇਆ, ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਕਾਲ ਬਹੁਤ ਲੰਬਾ ਨਹੀਂ ਸੀ ਪ੍ਰੰਤੂ ਉਹ ਘਟਨਾਵਾਂ ਨਾਲ ਇੰਨਾ ਭਰਪੂਰ ਸੀ ਕਿ ਉਹਨਾਂ ਨੂੰ ਸ਼ਾਇਦ ਹੀ ਕਿਤੇ ਅਰਾਮ ਮਿਲਿਆ ਹੋਵੇ। ਨੇਕੀ ਨੂੰ ਬਚਾਉਣਾ ਅਤੇ ਬਦੀ ਨੂੰ ਨਸ਼ਟ ਕਰਨਾ ਉਹਨਾਂ ਦੇ ਜੀਵਨ ਦਾ ਮਨੋਰਥ ਸੀ ਇਸ ਮਨੋਰਥ ਦੀ ਪੂਰਤੀ ਲਈ ਉਹਨਾਂ ਨੂੰ ਇਸ ਗੱਲ ਦੀ ਲੋੜ ਪਈ ਕਿ ਉਹ ਆਪਣੇ ਪੈਰੋਕਾਰਾਂ ਨੂੰ ਸੈਨਿਕ, ਇਖਲਾਕੀ ਅਤੇ ਜਜ਼ਬਾਤੀ ਤੌਰ ਤੇ ਤਿਆਰ ਕਰਨਾ ਇਸ ਕਰਵਾਈ ਕਰਕੇ, ਗੁਰੂ ਸਾਹਿਬ ਦਾ ਉਹਨਾਂ ਸਭਨਾਂ ਲੋਕਾਂ ਨਾਲ ਟਾਕਰਾ ਹੋਇਆ, ਜਿਹਨਾਂ ਜਿਹੜੇ ਉਹਨਾਂ ਦੇ ਦੇਸ਼ ਭਾਰਤੀ ਦੇ ਕੋਮਾਂ ਕਾਰਾਂ, ਕੰਮਾਂ-ਕਾਰਾਂ ਨੂੰ ਪਸੰਦ ਨਹੀਂ ਕਰਦੇ ਇਸ ਦੇ ਸਿੱਟੇ ਵਜੋਂ ਉਹਨਾਂ ਨੂੰ ਬਹੁਤ ਸਾਰੀਆਂ ਲੜਾਈਆਂ ਨਾਲ ਜੂਝਣਾ ਪਿਆ ਲੜਾਈਆਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ, ਹੈ, ਇਹ ਖਾਲਸੇ ਦੀ ਸਿਰਜਨਾ ਤੋਂ ਪਹਿਲਾਂ ਦੀਆਂ ਲੜਾਈਆਂ ਦੋ ਖਾਲਸੇ ਦੀ ਸਿਰਜਨਾ ਤੋਂ ਬਾਅਦ ਦੀਆਂ ਲੜਾਈਆਂ, ਪਹਿਲੀ ਲੜਾਈ ਪਾਉਂਟਾ ਸਾਹਿਬ ਤੋਂ ਛੇ ਮੀਲ ਉੱਤਰ ਵੱਲ ਭੰਗਾਣੀ ਦੇ ਸਥਾਨ ਤੇ ਸੰਮਤ ਛੋਲਾਂ ਸੌ ਅਠਾਸੀ ਈਸਵੀ ਵਿੱਚ ਹੋਈ, ਇਹ ਯੁੱਧ ਸ੍ਰੀਨਗਰ ਦੇ ਫਤਿਹਸ਼ਾਹ ਅਤੇ ਉਸ ਦੀਆਂ ਸਾਥੀਆਂ ਦੇ ਵਿੱਚ ਲੜਿਆ ਗਿਆ ਸੀ ਕੋਈ ਕੋਈ ਡੇਢ ਸਾਲ ਪਿੱਛੋਂ ਗੁਰੂ ਜੀ ਨੇ ਨਦੌਣ ਦੇ ਵਿੱਚ ਲੜਿਆ ਸੀ ਕੋਈ ਡੇਢ ਸਾਲ ਪਿੱਛੋਂ ਗੁਰੂ ਜੀ ਨੇ ਨਦੌਣ ਦੇ ਯੁੱਧ ਵਿੱਚ ਭਾਗ ਲਿਆ ਅਤੇ ਮਹਾਨ ਹਮਲਾਵਰ ਅਲਫ਼ ਖਾਂ ਦੇ ਵਿਰੁੱਧ ਰਾਜਾ ਭੀਮ ਚੰਦ ਤੇ ਉਸ ਦੇ, ਉਸ ਦੇ ਸਾਥੀਆਂ ਦੀ ਜਿੱਤ ਪ੍ਰਾਪਤ ਕੀਤੀ ਕਰਨ ਵਿੱਚ ਸਹਾਇਤਾ ਕੀਤੀ, ਇਸ ਇਸਤੋਂ ਉੱਪਰੰਤ ਕਈ ਵਰ੍ਹਿਆਂ ਤੱਕ ਤੱਕ ਸ਼ਾਂਤੀ ਬਣਾਈ ਰੱਖੀ, ਠੀਕ ਹੈ ਛੋਲਾਂ ਸੌ ਚੁਰਾਨਵੇਂ ਈਸਵੀ ਦੇ ਅੰਤ ਵਿੱਚ ਕਾਂਗੜੇ ਦੇ ਫੌਜ਼ਦਾਰ ਦਿਲਾਵਰ ਖਾਂ ਨੇ ਆਪਣੇ ਪੁੱਤਰ ਨੂੰ ਆਨੰਦਪੁਰ ਤੇ ਹਮਲਾ ਕਰਨਾ ਲਈ ਭੇਜਿਆ, ਪਰ ਉਹ ਕੁੱਝ ਨਾ ਕਰ ਸਕਿਆ, ਜਦੋਂ ਉਸ ਦੇ ਆਉਣ ਬਾਰੇ ਗੁਰੂ ਸਾਹਿਬ ਨੂੰ ਪਤਾ ਲੱਗਾ ਤੇ ਉਸ ਦੇ ਟਾਕਰੇ ਲਈ, ਉਹ ਬਾਹਰ ਨਿਕਲੇ ਤਾਂ, ਨਿਕਲੇ ਹਾਂ ਦੁਸ਼ਮਣਾਂ ਦੇ ਦਿਲ ਵਿੱਚ ਛੱਡ ਗਏ, ਤੇ ਮੈਦਾਨ ਵਿੱਚ ਭੱਜ ਗਏ ਛੇਤੀ ਹੀ ਬਾਅਦ ਛੋਲਾਂ ਸੌ ਪਚਾਨਵੇਂ ਦੇ ਆਰੰਭ ਵਿੱਚ ਦਿਲਾਵਰ ਖਾਂ ਨੇ ਪਹਿਲੇ ਨਾਲੋਂ ਕਿਤੇ ਵਡੇਰੀ ਮਹਿੰਮ ਹੁਸੈਨ ਖਾਂ ਦੀ ਅਗਵਾਈ ਵਿੱਚ ਭੇਜੀ। ਗੁਰੂ ਸਾਹਿਬ ਨੇ ਸਿੰਧੀਆਂ ਅਤੇ ਮੁਗਲਾਂ ਦੇ ਵਿਰੁੱਧ ਲੜਾਈ ਵਿੱਚ ਹਿੱਸਾ ਨਾ ਲਿਆ ਪਰ ਉਹਨਾਂ ਦੀ ਹਮਦਰਦੀ ਉਹਨਾਂ ਨਾਲ ਸੀ ਜੋ ਹੁਸੈਨ ਖਾਂ ਦੇ ਮੁਕਾਬਲੇ ਤੇ ਲੜੇ।

ਸੰਚਾਰ ਹੋਇਆ, ਪੰਜ ਪਿਆਰਿਆਂ ਨੇ ਅੰਮ੍ਰਿਤ ਛਕਿਆ ਤੇ ਗੁਰੂ ਜੀ ਨੇ ਉਹਨਾ ਤੋਂ ਆਪ ਅੰਮ੍ਰਿਤ ਛਕਿਆ ਅੰਮ੍ਰਿਤ ਛਕਿਆ, ਗੁਰੂ ਰਾਏ ਜੀ ਗੁਰੂ ਗੋਬਿੰਦ ਰਾਏ ਤੋਂ ਸ਼੍ਰੀ ਗੁਰੂ ਗੋਬਿੰਦ ਸਿੱਘ ਜੀ ਪੰਜਾ ਪਿਆਰੇ ਨਾਲ ਸਿੰਘ ਸ਼ਬਦ ਲੱਗਾ ਸਿੱਖਾਂ ਅੰਮ੍ਰਿਤ ਛਕ ਕੇ ਸਿੰਘ ਬਣਨ ਲੱਗੇ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਦਾ ਨਿਸ਼ਾਨਾ ਅੰਨਦਪੁਰ ਸੀ, ਲਗਾਤਾਰ ਅੱਠ ਮਹੀਨੇ ਤੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੋਇਆ ਸੀ। ਬਿਕ੍ਰਮੀ ਸੰ~ ਸੰਮਤ ਸਤਾਰਾਂ ਸੌ ਬਾਹਠ ਈਸਵੀ ਛੇ ਸੱਤ ਪੋਹ ਦੀ ਦਰਮਿਆਨੀ ਰਾਤ ਨੂੰ ਅਨੰਦਗੜ ਦਾ ਕਿਲ੍ਹਾ ਖਾਲੀ ਕਰਨ ਤੋਂ ਬਾਅਦ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਨੇ ਚੁੱਕੀਆਂ ਕਸਮਾਂ ਨੂੰ ਤੋੜ ਕੇ ਕੀਰਤਪੁਰ ਸਾਹਿਬ ਕ~ ਪਾਰ ਕਰਦਿਆਂ ਹੀ ਸਿੱਖ ਸਿੱਖਾਂ ਫੌਜਾਂ ਤੇ ਹਮਲਾ ਕਰ ਦਿੱਤਾ। ਸਰਸਾ ਨਦੀ ਦੇ ਕੰਢੇ ਜੰਗ ਹੋਈ, ਜੰਗ ਹੋਈ, ਕਾਫੀ ਸਿੰਘ ਸ਼ਹੀਦ ਹੋ ਗਏ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜ ਗਿਆ ਆਗਲਾ ਟਾਕਰਾ ਅੱਠ ਪੋਹ ਨੂੰ ਸਤਾਰਾਂ ਸੌ ਬਾਹਠ ਸਤਾਰਾਂ ਸੌ ਪੰਜ ਚਮਕੌਰ ਦੀ ਗੜ੍ਹੀ ਤੇ ਭਾਰੀ ਜੰਗ ਹੋਇਆ, ਇਸ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਹੋਰਨਾਂ ਚਾਲੀ ਕੁ ਸੰ~ ਅਮ ਸਿੱਖਾਂ ਸਮੇਤ ਲੜਦਿਆਂ ਸ਼ਹੀਦ ਹੋ ਗਏ, ਇਸ ਤੋਂ ਬਾਅਦ ਤੇਈ ਪੋਹ

ਕਿਹਾ ਜਾਣ ਲੱਗਾ, ਮਹੱਤਵਪੂਰਨ ਲੜਾਈਆਂ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਸਾਮਰਾਜ ਅਤੇ ਸ਼ਿਵਾਲਿਕ ਪਹਾੜੀਆਂ ਦੇ ਰਾਜਿਆਂ ਵਿਰੁੱਧ ਤੇਰਾਂ ਲੜਾਈਆਂ ਲੜੀਆਂ, ਭੰਗਾਣੀ ਦੀ ਲੜਾਈ, ਜਿਸ ਵਿੱਚ ਗੋਬਿੰਦ ਸਿੰਘ ਦੇ ਬਿਚਿਤਰ ਨਾਟਕਾਂ ਦੇ ਅਧਿਆਇ ਅੱਠ ਵਿੱਚ ਇੱਠ ਅੱਠ ਵਿੱਚ ਦੱਸਿਆ ਗਿਆ, ਜਦੋਂ ਫਤਿਹ ਸ਼ਾਹ ਨੇ ਭਾੜੇ ਭਾਂਡੇ ਕਮਾਂਡਰਾਂ ਹਯਾਤ ਖਾਨ ਅਤੇ ਨਜਾਬਤ ਦੇ ਨਾਲ, ਬਿਨਾਂ ਕਿਸੇ ਮਕਸਦ ਤੋਂ ਉਹਨਾਂ ਉਸ ਦੀਆਂ ਫੌਜਾਂ 'ਤੇ ਹਮਲਾ ਕੀਤਾ, ਗੁਰੂ ਜੀ ਨੇ ਕ੍ਰਿਪਾਲਤ ਵੱਲੋਂ ਇਹ ਲੜਾਈ ਲੜੀ, ਠੀਕ ਹੈ।

ਮਾਤ ਭਾਸ਼ਾ ਤੋਂ ਭਾਵ ਮਾਤ ਭਾਸ਼ਾ ਜਾਂ ਮਾਂ ਬੋਲੀ ਦਾ ਅਰਥ ਹੈ ਉਹ ਬੋਲੀ ਜਿਹੜੀ ਜਿਸਦੇ ਵਿੱਚ ਹਰ ਇੱਕ ਨੂੰ ਆਪਣੀ ਮਾਂ ਕੋਲੋਂ ਮਿਲਦੀ ਹੈ। ਇਸ ਲਈ ਮਾਂ ਬੋਲੀ ਨਾਲ ਸਾਡਾ ਬਚਪਨ ਤੋਂ ਹੀ ਸੰਬੰਧ ਬਣ ਜਾਂਦਾ ਹੈ ਸਾਡੇ ਦੇਸ ਅਤੇ ਸੰਸਾਰ ਵਿੱਚ ਵੱਖ ਵੱਖ ਮਾਂ ਬੋਲੀਆਂ ਅਤੇ ਭਾਸ਼ਾਵਾਂ ਮੌਜੂਦ ਹਨ ਭਾਸ਼ਾ ਭਾਸ਼ਾ ਕਿਸੇ ਵੀ ਕੌਮ ਦਾ ਵਿਰਸਾ ਹੁੰਦੀ ਹੈ ਖੇਤਰ ਵਿਸ਼ੇਸ਼ ਦੀ ਸੱਭਿਅਤਾ ਅਤੇ ਸੱਭਿਆਚਾਰ ਦਾ ਅੰਦਾਜ਼ਾ ਉੱਥੋਂ ਦੀ ਭਾਸ਼ਾ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਮਾਤ-ਭਾਸ਼ਾ ਦੀ ਮਹੱਤਤਾ ਮਾਤ-ਭਾਸ਼ਾ ਨੂੰ ਕੋਈ ਵੀ ਆਪਣੀ ਹੋਂਦ ਨਾਲੋਂ ਵੱਖ ਨਹੀਂ ਕਰ ਸਕਦਾ ਸਿਰਫ ਮਾਤ-ਭਾਸ਼ਾ ਵਿੱਚ ਹੀ ਆਪਣੇ ਵਿਚਾਰਾਂ ਦਾ ਖੁੱਲਾ ਪ੍ਰਗਟਾਵਾ ਕੀਤਾ ਜਾ ਸਕਦਾ ਹੈ ਮਾਤ-ਭਾਸ਼ਾ ਰਾਹੀਂ ਜੋ ਵੀ ਜਾਣਕਾਰੀ ਅਸੀਂ ਪ੍ਰਾਪਤ ਕਰਦੇ ਹਾਂ ਉਹ ਹਮੇਸ਼ਾਂ ਸਾਡੇ ਨਾਲ ਰਹਿੰਦੀ ਹੈ।

ਪਰ ਉਸ ਦੀ ਹੋਰ ਭਾਸ਼ਾਵਾਂ 'ਤੇ ਉਹ ਪਕੜ ਨਹੀਂ ਹੋਵੇਗੀ ਜੋ ਉਸ ਦੀ ਆਪਣੀ ਮਾਤ-ਭਾਸ਼ਾ 'ਤੇ ਹੁੰਦੀ ਹੈ ਅਸਲ ਵਿੱਚ ਮਾਂ-ਬੋਲੀ

ਪੰਜਾਬੀ ਅਤੇ ਗੁਰਮੁਖੀ ਲਿਪੀ ਦਾ ਸਾਹਿਤਿਕ ਅਤੇ ਇਤਿਹਾਸਿਕ ਵਿਰਸਾ ਬਹੁਤ ਹੀ ਅਮੀਰ ਹੈ ਇਹ ਦੁਨੀਆ ਦੇ ਇੱਕ ਸੌ ਪੰਜਾਹ ਮੁਲਕਾਂ ਵਿੱਚ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 ਪਾਕਿਸਤਾਨ ਵਿੱਚ ਵੀ ਹੈ ਪੰਜਾਬ ਦੀ ਮੂਲ ਭਾਸ਼ਾ ਪੰਜਾਬੀ ਹੈ ਇਸ ਤੋਂ ਬਿਨਾਂ ਪੰਜਾਬੀ ਬੋਲਣ ਵਾਲੇ ਦੇਸ-ਵਿਦੇਸ ਵਿੱਚ ਫੈਲੇ ਹੋਏ ਹਨ।

ਮਾਤ-ਭਾਸ਼ਾ ਤਰੱਕੀ ਲਈ ਜ਼ਰੂਰੀ ਮਾਤ-ਭਾਸ਼ਾ ਦੇ ਵਿਕਾਸ ਨਾਲ ਹੀ ਦੇਸ਼ ਅਤੇ ਸੰਸਾਰ ਦਾ ਵਿਕਾਸ ਹੋ ਸਕਦਾ ਹੈ। ਮਾਤ-ਭਾਸ਼ਾ ਨੂੰ ਸਿੱਖਿਆ ਦੇ ਖੇਤਰ ਵਿੱਚ ਸ਼ਾਮਲ ਕਰਕੇ ਕੌਮ ਦਾ ਵਿਕਾਸ ਕੀਤਾ ਜਾ ਸਕਦਾ ਹੈ ਮਾਤ-ਭਾਸ਼ਾ ਹਰ ਵਿਅਕਤੀ ਜਲਦੀ ਅਤੇ ਅਸਾਨੀ ਨਾਲ ਸਮਝ ਜਾਂਦਾ ਹੈ। ਸਾਰੀਆਂ ਮਹਾਨ ਸਖ਼ਸ਼ੀਅਤਾਂ ਤੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਵੀ ਮਾਂ-ਬੋਲੀ ਵਿੱਚ ਹੀ ਕੀਤਾ ਹੈ ਮਾਤ-ਭਾਸ਼ਾ ਅ~ ਅਪਣੱਤ ਪੈਦਾ ਕਰਦੀ ਹੈ, ਮਾਤ ਭਾਸ਼ਾ ਦੂਰ-ਦੁਰਾਡੇ ਬੈਠੇ ਲੋਕਾਂ ਨਾਲ ਸਾਂਝ ਪੈਦਾ ਕਰਦੀ ਹੈ, ਜਦੋਂ ਆਪਸੀ ਸਹਿਨਸ਼ੀਲਤਾ ਅਤੇ ਪਿਆਰ ਦਾ ਭਾਈਚਾਰਾ ਵਧੇਗਾ ਤਾਂ ਹੀ ਦੇਸ਼ ਦਾ ਵਿਕਾਸ ਹੋਵੇਗਾ ਮਾਤ-ਭਾਸ਼ਾ ਨੂੰ ਜੀਵਤ ਰੱਖਣ ਦੀ ਲੋੜ ਹੈ ਹੋਰ ਭਾਸ਼ਾਵਾਂ ਦੀ ਜਾਣਕਾਰੀ ਹੋਣਾ ਨੁਕਸਾਨਦਾਇਕ ਨਹੀਂ ਬਲਕਿ ਮਨੁੱਖ ਨੂੰ ਜਿੰਨੀਆਂ ਵੀ ਭਾਸ਼ਾਵਾਂ ਸਿੱਖਣਾ ਹੋਵੇ, ਉਹ ਸਿੱਖ ਸਕਦਾ ਹੈ ਤੇ ਆਪਣੇ ਗਿਆਨ ਵਿੱਚ ਵਾਧਾ ਕਰ ਸਕਦਾ ਹੈ ਉਹਨਾਂ ਨੂੰ ਹੋਰ ਦਰਵਾਜ਼ੇ ਉਸ ਲਈ ਖੁੱਲ ਜਾਂਦੇ ਹਨ, ਪਰ ਹੋਰਾਂ ਭਾਸ਼ਾਵਾਂ ਦੇ ਨਾਲ ਨਾਲ ਹੀ ਉਸਨੂੰ ਆਪਣੀ ਮਾਂ ਬੋਲੀ ਨੂੰ ਜੋੜ ਕੇ ਰੱਖਣਾ ਚਾਹੀਦਾ ਹੈ ਭਾਸ਼ਾਵਾਂ ਦੇ ਪ੍ਰਭਾਵ ਵਿੱਚ ਆਪਣੀ ਮਾਤ ਭਾਸ਼ਾ ਦੇ ਮਹੱਤਵ ਨੂੰ ਭੁੱਲ ਜਾਣਾ ਜਾਂ ਉਸ ਦਾ ਨਿਰਾਦਰ ਕਰਨਾ ਜਾਂ ਉਸ ਨੂੰ ਨੀਵਾਂ ਸਮਝਣਾ ਬਹੁਤ ਹੀ ਸ਼ਰਮਨਾਕ ਹੈ ਅੱਜ ਦੇ ਸਮੇਂ ਵਿੱਚ ਸਾਡੇ

ਪੰਜਾਬੀ ਉੱਤੇ ਹੋ ਰਹੇ ਇਸ ਤਰ੍ਹਾਂ ਦੇ ਹਮਲੇ ਤੋਂ ਸਾਨੂੰ ਬਚਣ ਦੀ ਲੋੜ ਹੈ ਅਤੇ ਪੰਜਾਬੀ ਨੂੰ ਕਿਸੇ ਵੀ ਤਰ੍ਹਾਂ ਜੀਵਤ ਰੱਖਣ ਦੀ ਲੋੜ ਹੈ। ਮਾਤ-ਭਾਸ਼ਾ ਦੀ ਆਨ, ਸ਼ਾਨ ਵੱਖਰੀ ਹੀ ਹੁੰਦੀ ਹੈ ਮਾਤ-ਭਾਸ਼ਾ ਮਨ ਨੂੰ ਸ਼ਾਤੀ ਪ੍ਰਦਾਨ ਕਰਦੀ ਹੈ ਸਕੂਲੀ ਜੀਵਨ ਵਿੱਚ ਵਿਦਿਆਰਥੀ ਦੇ ਸਿੱਖਣ ਦੀ ਪ੍ਰਕਿਰਿਆ ਦੇ ਨਾਲ ਸਾਰੇ ਵਿਸ਼ਿਆਂ ਦਾ ਆਪਣਾ ਹੀ ਮਹੱਤਵ ਹੁੰਦਾ ਹੈ ਹਰੇਕ ਬੱਚੇ ਨੂੰ ਹੋਰ ਸਿੱਖਿਆ ਦੇ ਨਾਲ ਨਾਲ ਉਸਦੀ ਆਪਣੀ ਮਾਂ ਬੋਲੀ ਦੀ ਸਿੱਖਿਆ ਵੀ ਪ੍ਰਦਾਨ ਕਰਨੀ ਚਾਹੀਦੀ ਹੈ ਜੇਕਰ ਮਨੁੱਖ ਜਾਂ ਵਿਦਿਆਰਥੀ ਆਪਣੀ ਮਾਂ ਬੋਲੀ ਤੋਂ ਹੁੰਝੇ ਰਹਿ ਜਾਵੇਗਾ, ਤਾਂ ਉਹ ਹੋਰ ਕਿਸੇ ਨਾਲ ਸੰਪਰਕ ਕਰਨ ਤੋਂ ਪਹਿਲਾਂ ਆਪਣੀ ਮਾਂ ਬੋਲੀ ਨੂੰ ਆਪਣੇ ਮਨ ਵਿੱਚੋਂ ਲੁਪਤ ਕਰ ਲਵੇਗਾ, ਸੋ ਮੇਰੇ ਸਿੱਟੇ ਵਜੋਂ ਕਹਿਣਾ ਇਹ ਜ਼ਰੂਰੀ ਹੋਵੇਗਾ ਕਿ ਹਰ ਮਨੁੱਖ ਨੂੰ ਆਪਣੇ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 ਵਿਦਿਆਰਥੀ ਜਿੰਨਾ ਜਲਦੀ, ਸੌਖ ਜਾਂ ਸਹਿਜਤਾ ਨਾਲ ਆਪਣੀ ਮਾਤ ਭਾਸ਼ਾ ਵਿੱਚ ਗਿਆਨ ਹਾਸਿਲ ਕਰ ਲੈਂਦਾ ਹੈ ਉਹ ਦੂਜੀਆਂ ਭਾਸ਼ਾਵਾਂ ਵਿਚ ਨਹੀਂ ਕਰ ਸਕਦਾ ਉਦਾਹਰਨ ਵਜੋਂ ਚੀਨ ਵਿਚ ਚੀਨੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ, ਇਸੇ ਤਰ੍ਹਾਂ ਸਾਨੂੰ ਪੰਜਾਬ ਵਿੱਚ ਪੰਜਾਬੀ ਬੋਲੀ ਵਿੱਚ ਜ਼ਿਆਦਾ ਮਹੱਤਵ ਦੇਣੀ ਚਾਹੀਦੀ ਹੈ

ਸਮਝ ਲਵੇਗਾ ਇਸ ਕਰਕੇ ਮੇਰਾ ਇਹ ਵਿਚਾਰ ਬਣਦਾ ਹੈ ਕਿ ਮੈਂ ਆਪਣੀ ਮਾਂ ਬੋਲੀ ਨੂੰ ਬਹੁਤ ਵਧੇਰੇ ਅੱਗੇ ਲੈ ਕੇ ਜਾਵਾਂ ਮਾਤ ਭਾਸ਼ਾ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ, ਜਿਵੇਂ ਕਿ ਸਾਡੇ ਲਈ ਹੋਰ ਭਾਸ਼ਾਵਾਂ ਦਾ ਮਹੱਤਵ ਹੈ ਹੋਰ ਭਾਸ਼ਾਵਾਂ ਸਾਡੇ ਗਿਆਨ ਵਿੱਚ ਵਾਧਾ ਕਰਦੀਆਂ ਹਨ, ਜਿਵੇਂ ਜਿਵੇਂ ਇੱਕ ਇਨਸਾਨ ਨੂੰ ਦੂਸਰੇ ਦੇਸ ਵਿੱਚ ਜਾਣ ਲਈ ਹੋਰ ਭਾਸ਼ਾਵਾਂ ਦੀ ਵਰਤੋਂ ਕਰਨੀ ਪੈਂਦੀ ਹੈ, ਉਸੇ ਤਰ੍ਹਾਂ ਆਪਣੀ ਮਾਤ ਭਾਸ਼ਾ ਨੂੰ ਵੀ ਇਸੇ ਤਰ੍ਹਾਂ ਮਹੱਤਤਾ ਦੇਣੀ ਚਾਹੀਦੀ ਹੈ ਸਾਡੀ ਸਿਖਿਆ ਦਾ ਮਾ~ ਮਾਧਿਅਮ ਵੀ ਮਾਤਾ ਭਾਸ਼ਾ ਹੀ ਹੋਣਾ ਚਾਹੀਦਾ ਹੈ ਮਾਤ ਭਾਸ਼ਾ ਨੂੰ ਹੋਰ ਭਾਸ਼ਾਵਾਂ ਦੇ ਨਾਲ ਹੀ ਬਹੁਤ ਮਹੱਤਵ ਦੇਣਾ ਚਾਹੀਦਾ ਹੈ, ਹੋਰ ਭਾਸ਼ਾਵਾਂ ਦਾ

ਵੱਧ ਵਧੇਰੇ ਲੋੜ ਇਸ ਜਾਗਰੂਕਤਾ ਦੀ ਹੈ ਕਿ ਅਸੀਂ ਆਪਣੀ ਮਾਤ ਭਾਸ਼ਾ ਨੂੰ ਉਸਦੇ ਮਹੱਤਵ ਨੂੰ ਵਧੇਰੇ ਪਹਿਚਾਣੀਏ, ਸੋ ਮੇਰੇ ਸਿੱਟੇ ਵਜੋਂ ਇਹ ਕਹਿਣਾ ਬਹੁਤ ਜ਼ਰੂਰੀ ਹੋਵੇਗਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਹੋਰ ਭਾਸ਼ਾਵਾਂ ਸਿਖਾਉਣ ਦੇ ਨਾਲ ਨਾਲ ਆਪਣੀ ਮਾਂ ਬੋਲੀ ਬਾਰੇ ਵਧੇਰੇ ਚੇਤੰਨਸ਼ੀਲ ਹੋਣਾ ਚਾਹੀਦਾ ਹੈ, ਬੱਚਿਆਂ ਨੂੰ

ਕਾਇਮ ਰੱਖਣਾ ਚਾਹੀਦਾ ਹੈ, ਤਾਂ ਮਾਤ ਬੋਲੀ ਦਾ ਵਧੇਰੇ ਹੀ ਮਹੱਤਵ ਹੈ, ਇਸਦੀ ਜਾਣਕਾਰੀ ਹਰ ਕਿਸੇ ਬੱਚੇ ਨੂੰ ਦੇਣੀ ਚਾਹੀਦੀ ਹੈ, ਜਿਵੇਂ ਕਿ ਮਾਤਾ ਪਿਤਾ ਆਪਣੇ ਸੰਤਾਨ ਨੂੰ ਹਰ ਤਰ੍ਹਾਂ ਦੇ ਸੰਸਕਾਰ ਪ੍ਰਦਾਨ ਕਰਦੇ ਹਨ, ਉਸੇ ਤਰ੍ਹਾਂ ਹੀ ਉਹਨਾਂ ਨੂੰ ਆਪਣੀ ਮਾਂ ਬੋਲੀ ਬਾਰੇ ਗਿਆਨ ਦੇਣਾ ਚਾਹੀਦਾ ਹੈ ਤਾਂ ਜੋ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 ਕੀ ਮਹੱਤਵ ਹੈ, ਉਸਦਾ ਕੀ ਇਤਿਹਾਸ ਹੈ, ਇਸ ਬਾਰੇ ਬੱਚਿਆਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ, ਸੋ ਇਸ ਤਾਂ ਵਿਸ਼ੇ ਵਿੱਚ ਮੈਂ ਇਹੀ ਕਹਿਣਾ ਚਾਹਾਂਗੀ ਕਿ ਮਾਂ ਬੋਲੀ ਦੀ ਆਪਣੀ ਹੀ ਆਨ ਸ਼ਾਨ ਹੁੰਦੀ ਹੈ, ਇਸਦਾ ਆਪਣਾ ਹੀ ਮਹੱਤਵ ਹੈ ਸੋ ਹਰ ਕਿਸੇ ਨੂੰ ਆਪਣੀ ਮਾਂ ਬੋਲੀ ਬਾਰੇ ਪੂਰਾ ਪੂਰਾ ਗਿਆਨ ਹੋਣਾ ਚਾਹੀਦਾ ਹੈ ਉਸਨੂੰ ਆਪਣੀ ਮਾਂ ਬੋਲੀ ਵਿੱਚ ਵਟਾਂਦਰਾਂ ਚਾਹੀਦਾ ਹੈ, ਤੇ ਹੋਰਨਾਂ ਭਾਸ਼ਾ ਦੇ ਨਾਲ ਨਾਲ ਆਪਣੀ ਹੀ ਮਾਂ ਬੋਲੀ ਨੂੰ ਵਧੇਰੇ ਅੱਗੇ ਲੈ ਕੇ ਜਾਣਾ ਚਾਹੀਦਾ ਹੈ, ਸੋ ਧੰਨਵਾਦ ਅਮ ਮੈਂ ਆਸ਼ਾ ਕਰਾਂਗੀ ਕਿ ਇਸ ਵਿਸ਼ੇ ਵਿੱਚ

Hello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

ਹੋਰ ਵਧੀਆ ਵਧੀਆ ਸਾਰੇ ਵਧੀਆ ਨੇ ਤੁਸੀ ਦੱਸੋ ਕੀ ਕਰ ਰਹੇ ਸੀ

ਪੰਜ ਪਿਆਰਿਆਂ ਬਾਰੇ ਮੈਂ ਕਿਹਾ ਜੀ ਕੀ ਇਤਿਹਾਸ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 ਪੰਜ ਪਿਆਰੇ ਉਹ ਪਹਿਲੇ ਪੰਜ ਪੰਜ ਵਿਅਕਤੀ ਹਨ ਜਿੰਨਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਨ ਸੋਲਾਂ ਸੌ ਨਿਆਨਵੇ ਈਸਵੀ ਨੂੰ ਵੈਸਾਖੀ ਵਾਲੇ ਦਿਨ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਨੀਂਹ ਰੱਖੀ,

ਹਾਂਜੀ ਪੰਜ ਪਿਆਰਿਆਂ ਦੇ ਨਾਮ ਦੱਸ ਸਕਦੇ ਹੋ ਕੇ ਪੰਜ ਪਿਆਰਿਆਂ ਦੇ ਨਾਮ ਕੀ ਨੇ ਹਾਂਜੀ ਮੈਂ ਦੱਸ ਦੇਣੀ ਆ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ,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

ਤੇ ਇਹਨਾਂ ਦਾ ਜਨਮ ਹੋਇਆ ਸੀ ਸੋਲਾਂ ਸੋ ਇਕਾਹਟ ਵਿੱਚ ਖੱਤਰੀ ਵੰਸ਼ ਚ ਲਾਹੌਰ ਚ ਹੋਇਆ ਸੀ ਜੋ ਕੀ ਹੁਣ ਪਾਕਿਸਤਾਨ ਦੇ ਵਿੱਚ ਹੈ। ਹਾਂਜੀ ਤੇ ਐ ਤੇਰਾਂ ਸਾਲ ਦੀ ਉਮਰ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਚ ਆ ਗਏ ਸੀ ਤੇ ਸੋਲਾਂ ਸੌ ਸਤਾਰਾਂ ਸੌ ਪੈਹਂਟ ਵਿੱਚ ਹੀ ਅੱਸੂ ਦੇ, ਨੂੰ ਅਬਚਲ ਨਗਰ ਹਜ਼ੂਰ ਸਾਹਿਬ ਦੇ ਵਿਖੇ ਨਾ ਇਹ ਜੋਤੀ ਜੋਤਿ ਸਮਾ ਗਏ

ਭਾਈ ਧਰਮ ਸਿੰਘ ਜੀ ਜਿਹੜੇ ਸੀ ਉਹਨਾਂ ਬਾਰੇ ਦੱਸੋ ਵੀ ਭਾਈ ਧਰਮ ਸਿੰਘ ਜੀ ਜਿਹੜੇ ਸੀ ਉਹ ਕਿਹੜੇ ਪਰਿਵਾਰ ਦੇ ਵਿੱਚੋਂ ਸੀ ਜਾਂ ਉਹਨਾਂ ਦੀ family ਬਾਰੇ ਦੱਸੋ ਤੇ ਕਦੋਂ ਜੋਤੀ ਜੋਤਿ ਸਮਾਏ ਸੀ,

ਤੇ ਉਹਨਾਂ ਦਾ ਜਿਹੜਾ ਪਿਤਾ ਦਾ ਨਾਮ ਸੀ ਅਹ ਪਰਮ ਸੀਗਾ ਤੇ ਮਾਤਾ ਦਾ ਨਾਮ ਸੀ ਅਨੰਤ ਜੀ ਤੇ ਉਹ ਜੱਟ ਜਾਤ ਦੇ ਹਵਤਨਾਪੂਰ ਦੇ ਨਜ਼ਦੀਕ ਸ਼ੇਖ਼ੂਪੁਰੇ ਕਰਮਚੰਦ ਦੇ ਵਸਨੀਕ

ਸਤਾਰਾਂ ਸੌ ਅਠੱਤਰ ਵਿੱਚ ਇਹਨਾਂ ਨੇ ਅਬਚਲ ਨਗਰ ਵਿੱਚ ਸ਼੍ਰੀ ਹਜ਼ੂਰ ਸਾਹਿਬ ਵਿਖੇ ਜੋਤੀ ਜੋਤਿ ਸਮਾ ਗਏ। ਤੇ ਭਾਈ ਹਿੰਮਤ ਸਿੰਘ ਜੀ ਐ ਉਹ ਮਤਲਬ ਕੌਣ ਹਾਂਜੀ ਮੈਂ ਦੱਸਦੀ ਆ, ਭਾਈ ਹਿੰਮਤ ਸਿੰਘ ਜੀ ਜੋ ਸੀਗੇ ਉਹ ਪੰਜ ਪਿਆਰਿਆਂ ਵਿੱਚੋਂ ਤੀਸਰੇ ਸਥਾਨ ਦੇ ਹਨ ਤੇ ਉਹਨਾਂ ਦੇ ਪਿਤਾ ਦਾ ਨਾਮ ਸੀ ਜੀ ਤੇ ਮਾਤਾ ਦਾ ਨਾਮ ਲੈਣਾ ਸੀ ਜੀ ਸਨ ਤੇ ਜਗਨਨਾਥ ਦੇ ਵਾਸੀ ਸਨ ਤੇ ਝਿੱਜਰ ਜਾਤੀ ਦੇ ਸਨ, ਤੇ,

ਸਤਾਰਾਂ ਸੌ ਪੰਜ ਈਸਵੀ ਵਿੱਚ ਇਹਨਾਂ ਨੇ ਸ਼੍ਰੀ ਚਮਕੌਰ ਸਾਹਿਬ ਵਿੱਚ ਜੰਗ ਵਿੱਚ ਸ਼ਾਹਿਦ ਹੋ ਗਏ। ਤੇ ਭਾਈ ਜਿਹੜੇ ਮੋਹਕਮ ਸਿੰਘ ਜੀ ਸੀ ਉਹਨਾਂ ਬਾਰੇ ਭਾਈ ਮੋਹਕਮ ਸਿੰਘ ਜੀ ਪੰਜ ਪਿਆਰਿਆਂ ਵਿੱਚੋਂ ਚੋਥੇ ਸਥਾਨ ਤੇ ਆਉਂਦੇ ਹਨ ਤੇ ਇਹਨਾਂ ਦਾ ਜਿਹੜਾ ਜਨਮ ਹੋਇਆ ਸੀ ਛੇ ਜੂਨ ਨੂੰ ਹੋਇਆ ਸੀ ਸੋਲਾਂ ਸੌ ਤਰਾਹਠ ਤੇ ਮਾਤਾ, ਪਿਤਾ ਦਾ ਨਾਮ ਇਹਨਾਂ ਦਾ ਤੀਰਥ ਚੰਦ ਜੀ ਸੀਗਾ ਤੇ ਮਾਤਾ ਦਾ ਨਾਮ ਦੇਵੀ ਬਾਈ ਸੀ ਤੇ ਇਹਨਾਂ ਦੇ ਐ ਪੰਦਰਾਂ ਸਾਲ ਦੀ ਉਮਰ ਵਿੱਚ ਮਾਤਾ ਪਿਤਾ ਸਮੇਤ ਦਸਵੀਂ ਪਾਤਸ਼ਾਹੀ ਜੀ ਦੀ ਸ਼ਰਨ ਵਿੱਚ ਆਏ। ਤੇ ਇਹਨਾਂ ਨੇ ਸਤਾਰਾਂ ਸੌ ਚਾਰ ਈਸਵੀ ਸਾਕਾ ਚਮਕੌਰ ਸਾਹਿਬ ਵਿੱਚ ਸ਼ਹੀਦ ਹੋ ਗਏ ਹੁੰ ਹੁੰ। ਪੰਜਵੇਂ ਪਿਆਰੇ ਜਿੰਨਾ ਨੂੰ ਕਹਿ ਸਕਦੇ ਆ ਭਾਈ ਸਾਹਿਬ ਸਿੰਘ ਜੀ ਸੀ ਹਨਾਂ ਤੇ ਉਹਨਾਂ ਬਾਰੇ ਵੀ ਮੈਨੂੰ ਥੋੜਾ ਜਿਹਾ ਜਿਹੜਾ ਆ ਉਹ ਦੱਸ ਦਿਓ। ਕਿਸ ਤਰਾਂ ਉਹਨਾਂ ਦਾ ਪਰਿਵਾਰ ਸੀ, ਹਾਂਜੀ ਮੈਂ ਦੱਸ ਦੇਣੀ ਆ ਜੋ ਮੁੱਢਲੇ ਸਰੋਤਾਂ ਵਿੱਚ ਮੰਨਿਆ ਜਾਂਦਾ ਹੈ ਜਿਵੇਂ ਪੰਜ ਪਿਆਰਿਆਂ ਵਿੱਚ ਇਹਨਾਂ ਦਾ ਜਿਹੜਾ ਸਥਾਨ ਸੀ ਦੂਜਾ ਸੀ ਪਰ ਬਾਅਦ ਦੀ ਗੱਲ ਇਹ ਸਰੋਤਾਂ ਨੇ ਇਹਨਾਂ ਨੂੰ ਚੌਥੇ ਸਥਾਨ ਉੱਤੇ, ਤੇ ਦੂਜੇ ਸਥਾਨ ਉੱਤੇ ਭਾਈ ਧਰਮ ਸਿੰਘ ਜੀ ਨੂੰ ਰੱਖਿਆ। ਤੇ ਅਗਰ ਮੈਂ ਗੱਲ ਕਰਾਂ ਭਾਈ ਸਾਹਿਬ ਸਿੰਘ ਜੀ ਦੀ ਭਾਈ ਸਾਹਿਬ ਸਿੰਘ ਜੀ ਪੰਜ ਪਿਆਰਿਆਂ ਵਿੱਚੋਂ ਪੰਜਵੇ ਸਥਾਨ ਤੇ ਸੀ ਤੇ ਪਿਤਾ ਦਾ ਨਾਮ ਉਹਨਾਂ ਦੇ ਗੁਰੂ ਨਾਰਾਇਣ ਤੇ ਮਾਤਾ ਦਾ ਨਾਮ ਮਾਤਾ ਦਾ ਨਾਮ ਇਹਨਾਂ ਦਾ ਅੰਕੰਪਾ ਜੀ ਸੀ ਤੇ ਇਹਨਾਂ ਦਾ ਜਨਮ ਹੋਇਆ ਸੀ ਸਤਾਰਾਂ ਸੌ ਬੱਤੀ ਵਿੱਚ ਤੇ ਮੱਘਰ ਨੂੰ ਹੋਇਆ ਸੀ ਤੇ ਆਪ ਐ ਬੀਰਦਪੁਰ ਦੇ ਵਾਸੀ ਸਨ ਮਾਤਾ ਪਿਤਾ ਨੇ ਇਹਨਾਂ ਨੂੰ ਗਿਆਰਾਂ ਸਾਲ ਦੀ ਉਮਰ ਵਿੱਚ ਹੀ ਦਸਵੀਂ ਪਾਤਸ਼ਾਹੀ ਅਹ ਜੀ ਦੀ ਸ਼ਰਨ ਵਿੱਚ ਚੜਾਏ ਸੀ ਤੇ ਸਤਾਰਾਂ ਸੌ ਇਕਾਹਠ ਵਿੱਚ ਇਹਨਾਂ ਨੇ ਸ਼੍ਰੀ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋ ਗਏ ਸੀ। ਤੇ ਇਹਨਾਂ ਦਾ ਮਤਲਬ ਇਤਿਹਾਸ ਜਿਹੜਾ ਆ ਉਹ ਕੀ ਆ ਜੇ ਪਿਛੋਕੜ ਦੀ ਗੱਲ ਕਰੀਏ ਤੇ, ਦੱਸ ਸਕਦੇ ਹੋ ਕੀ ਕਿਸ ਤਰਾਂ ਇਹਨਾਂ ਨੇ ਜਿਹੜਾ ਵੀ ਅੰਮ੍ਰਿਤ ਛਕਿਆ ਸੀ ਕਿੰਨਾ ਨੇ ਇਹਨਾਂ ਨਾਲ ਕਿਸ ਤਰਾਂ ਇਹ ਪੰਜ ਪਿਆਰੇ ਬਣੇ ਸੀਗੇ ਹਾਂਜੀ ਮੈਂ ਦੱਸ ਦੇਣੀ ਆ ਇਹਨਾਂ ਨੇ ਪੰਜ ਪਿਆਰਿਆਂ ਦੀ ਵੀ ਬਾਕੀ ਸਿੱਖਾਂ ਨੂੰ ਇਹਨਾਂ ਨੇ ਖੰਡੇ ਦੀ ਪਹਿਲ ਗ੍ਰਹਿਣ ਕਰਨ ਲਈ ਯਾਸ਼ਨਾ ਕੀਤੀ ਤੇ ਜਿੰਨਾ ਨੇ ਪਹਿਲ, ਪੂਰਨ ਲਈ ਸੀ ਤੇ ਫਿਰ ਉਹਨਾਂ ਨੇ ਕਿ ਹਿੱਸਿਆਂ ਵਿੱਚ ਦੂਰ ਦੁਰਾਡੇ ਜਾਕੇ ਸਿੱਖਾਂ ਨੂੰ ਖੰਡੇ ਦੀ ਪਹੁਲ ਦਿੱਤੀ ਐ ਪਹੁਲ ਜੋ ਹੈ ਦੀਨੇ ਵਾਲੇ ਤੋਂ ਇਹ ਸੇਵਾ ਨਿਭਾਉਣ ਵਾਲੇ ਬਹੁਤ ਸਾਰੇ ਜੱਥੇ ਸਨ ਪਰ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 ਤੇ ਜਿਹੜੀ ਵਿਸਾਖੀ ਦੀ ਕਹਾਣੀ ਐ ਵਿਸਾਖੀ ਦੀ ਕਹਾਣੀ ਜਿਹੜੀ ਆ ਉਹ ਕੀ ਐ ਮਤਲਬ ਕਿਸ ਤਰਾਂ ਪ੍ਰਚਲਿਤ ਆ ਉਹ ਵਿਸਾਖੀ ਦਾ ਕਹਾਣੀ ਤੇ ਇਹ ਵਾ ਕੀ ਵਿਸਾਖੀ ਵਾਲੇ ਦਿਨ ਨਾ ਇਹਨਾਂ ਪੰਜ ਪਿਆਰਿਆਂ ਨੂੰ ਜਿੰਨਾ ਨੂੰ ਮੈਂ ਤੁਹਾਨੂੰ ਨਾਮ ਦੱਸੇ ਸੀ ਐ ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਮੋਹਕਮ

ਅੰਮ੍ਰਿਤ ਵੀ ਦਿੱਤਾ ਸੀ ਪੀਣ ਨੂੰ ਔਰ ਅੰਮ੍ਰਿਤ ਦੇ ਵਿੱਚ ਪਤਾਸੇ ਵੀ ਪਾਏ ਸੀ ਜੋ ਕੀ ਮਾਤਾ ਜੀਤੋ ਜੀ ਨੂੰ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਤੇ ਸੀ ਤਾਂ ਕੀ ਉਹਨਾਂ ਦਾ ਇਹ ਮਕਸਦ ਸੀ ਕੀ ਜਿਹੜੇ ਸਿੰਘ ਨੇ ਉਹ ਬਹਾਦਰ ਦੇ ਨਾਲ ਨਾਲ ਮੀ ਉਹਨਾਂ ਦੇ ਮਤਲਬ ਕੀ ਉਹਨਾਂ ਦੇ ਅੰਦਰ ਮਿਠਾਸ ਵੀ ਪੈਦਾ ਹੋਵੇ, ਇਸ ਕਰਕੇ ਉਹਨਾਂ ਨੇ ਅੰਮ੍ਰਿਤ ਛਕਾਇਆ ਹਾਂਜੀ ਤੇ ਪੰਜ ਸਿੱਖ ਤਿਆਰ ਕੀਤੇ ਸੀ ਤੇ, ਵਿਸਾਖੀ ਵਾਲੇ ਦਿਨ ਸੋਲਾਂ ਸੌ ਨਿਆਨਵੇਂ ਈਸਵੀ ਵਿੱਚ ਐ ਇਸ ਦਿਨਾਂ ਚ ਅੰਮ੍ਰਿਤ ਛਕਾਇਆ ਆਨੰਦਪੁਰ ਸਾਹਿਬ ਵਿਖੇ ਤੇ ਆਹੀ ਲੋਕ ਲੋਕੀ ਮਤਲਬ ਜਿਹੜੇ ਸਿੱਖ ਨੇ ਉਹ ਵਿਸਾਖੀ ਦਾ ਤਿਉਹਾਰ ਮਨਾਉਂਦੇ ਨੇ। ਵਿਲੱਖਣ ਪਛਾਣ ਦੀ ਜੇ ਗੱਲ ਕਰੀਏ ਹਨਾਂ ਤਾਂ ਕੀ ਮਤਲਬ ਵਿਲੱਖਣ ਪਛਾਣ ਜਿਹੜੀ ਆ ਉਹ ਕਿਸ ਤਰਾਂ ਮਿਲਦੀ ਐ

ਕਿਰਪ ਅਹ ਕੜਾ, ਕਿਰਪਾਨ, ਕਛਹਿਰਾ, ਤੇ ਕੰਘਾ, ਕੇਸ, ਕੇਸ, ਕੰਘਾ, ਕੜਾ, ਕਛਹਿਰਾ, ਕਿਰਪਾਨ ਇਹ ਹੋਣੇ ਚਾਹੀਦੇ ਆ ਔਰ ਜੋ ਅੰਮ੍ਰਿਤ ਛੱਕਦਾ ਐ ਨਾ ਉਹਨਾਂ ਨੂੰ ਉਹ ਜਿਹੜੇ ਸਿੱਖ ਨੇ ਨਾ ਉਹ ਇਹ ਪਾਉਂਦੇ ਹੀ ਪਾਉਂਦੇ ਨੇ ਪੰਜ ਕੱਕਾ ਇਹਨਾਂ ਨੂੰ ਪੰਜ ਕਕਾਰ ਵੀ ਕਿਹਾ ਜਾਂਦਾ ਹੈ ਤੇ ਜੋ ਕੜਾ ਐ ਨਾ ਉਹ ਲੋਹੇ ਦਾ ਸਟੀਲ ਦਾ ਕੰਗਣ ਹੁੰਦਾ

ਹੋਰ ਇਹਦੇ ਵਿੱਚ ਕੇਸ ਆਉਂਦੇ ਆ ਨਾ ਕੇਸ ਮਤਲਬ ਆਪਣੇ ਕੱਟੇ ਹੋਏ ਮਤਲਬ ਕੇ ਜਿਹੜਾ ਕੀ ਉਹ ਆਪਣੇ ਵਾਲ ਨਹੀਂ ਕਟਾ ਸਕਦਾ ਕਿਉਂਕਿ ਇਹ ਰੱਬ ਵੱਲੋਂ

ਠੀਕ ਆ ਜੀ thank you so much ਇਸ ਜਾਣਕਾਰੀ ਦੇ ਲਈ